ਦੋ ਆਦਮੀ ਬਾਹਰ ਖੜੇ ਹੋਏ ਦਿਖ ਰਹੇ ਹਨ।

ਇੱਥੇ ਇੱਕ ਦੁਕਾਨ ਦਿਖਾਈ ਦੇ ਰਹੀ ਹੈ।

ਜਿਸ ਕੋਲ ਦੋ ਮੁੰਡੇ ਕੁਰਸੀ ਉੱਤੇ ਬੈਠੇ ਹੋਏ ਹਨ।

ਤੇ ਕਾਫੀ ਸਾਰੇ ਦਰੱਖਤ ਵੀ ਲੱਗੇ ਹੋਏ ਦਿੱਖ ਰਹੇ ਹਨ।

ਖੜਾ ਦਿਖਾਈ ਦੇ ਰਿਹਾ ਹੈ ਤੇ ਉਸ ਦੇ ਹੱਥ ਵਿੱਚ।

ਹੋਰ ਵੀ ਕੁਰਸੀ ਓੱਤੇ ਬੈਠਾ ਹੋਇਆ ਹੈ ਤੇ ਕੋਲ ਹੀ--

ਟੇਬਲ ਉੱਤੇ ਕੁਝ ਕਿਤਾਬਾਂ ਰੱਖੀਆਂ ਹੋਈਆਂ ਦਿਖ ਰਹੀਆਂ ਹਨ।

ਦੁਕਾਨ ਨਜ਼ਰ ਆ ਰਹੀ ਹੈ ਜਿਸ ਦੇ ਅੰਦਰ--

ਇੱਥੇ ਇੱਕ ਸ਼੍ਰੀ ਅਨੰਦਪੁਰ ਸਾਹਿਬ ਖਾਲਸਾ ਅਕੈਡਮੀ ਦਿਖਾਈ ਦੇ ਰਹੀ ਹੈ।

ਇੱਥੇ ਇੱਕ ਫਲਾਂ ਦੀ ਰੇਹੜੀ ਨਜ਼ਰ ਆ ਰਹੀ ਹੈ।

ਰਹੇ ਹਨ ਤੇ ਪਿੱਛੇ ਲਕਸ਼ਿਆ ਇੰਟਰਨੈਸ਼ਨਲ ਅਕੈਡਮੀ ਦਾ ਵੱਡਾ ਪੋਸਟਰ ਲੱਗਾ--

ਔਟੋ ਦਿਖ ਰਹੀ ਹੈ ਜਿਸ ਉੱਪਰ ਇੱਕ ਲਾਲ ਰੰਗ ਦੀ ਮਸ਼ੀਨ --

ਹੋਰ ਵੀ ਆਦਮੀ ਹਨ ਇੱਕ ਟੇਬਲ ਜਿਸ ਊਪਰ ਪਾਣੀ ਦੇ ਗਿਲਾਸ ਪਏ ਹੋਏ ਦਿੱਖ ਰਹੇ ਹੈਂ ।

ਜਿਸ ਅੰਦਰ ਰੰਗ ਬਰੰਗੀਆਂ ਕਮੀਜਾਂ ਟੰਗੀਆਂ ਹੋਈਆਂ ਹਨ।

ਜਿਸ ਦੇ ਬਾਹਰ ਇੱਕ ਗੱਡੀ ਵੀ ਖੜੀ ਹੋਈ ਹੈ ਸਕੂਲ ਨੂੰ ਪੀਲਾ--

ਬਾਹਰ ਕੁਝ ਨੀਲੇ ਰੰਗ ਦੇ ਗਮਲੇ ਪੇ ਹੋਏ ਦਿੱਖ ਰਹੇ ਹਨ।